ਔਰ ਓਹ ਫੇਰ ਤੁਹਾਨੂੰ ਤੁਹਾਡੇ address ਤੇ ਤੁਹਾਡਾ card with pin

mam ਜਿਹੜਾ ਓਹ pin ਆਏਗਾ ਨਾ ਓਹ pin ਇੱਕ just bank generate ਹੁੰਦਾ temporary pin ਹੁੰਦਾ

ਤੇ ਤੁਸੀ ਉਸ pin ਨੂੰ ਵਿੱਚ ਜਾਕੇ same bank ah ਮਤਲਬ same bank ਦੇ ਵਿੱਚ ਜਾਕੇ ਜਿਸ ਵੀ bank ਦਾ ਤੁਹਾਡਾ ਖਾਤਾ ਹੈ

ਤੁਹਾਨੂੰ ਇੱਕ new pin generate ਕਰਨਾ ਪਏਗਾ ਓਹ ਤੁਹਾਡਾ personal ਮਤਲਬ pin ਜੋ ਹੋਏਗਾ ਮਤਲਬ password ਜੋ ਹੋਏਗਾ ਓਹ ਤੁਹਾਡਾ ਦਾ pin ਹੋਏਗਾ

ਤੇ ਉਹਨੂੰ ਤੁਸੀ confidentially ਹੀ ਰੱਖਣਾ ਹੈ ਕਿਸੀ ਨਾਲ open ਨਹੀਂ ਕਰਨਾ ਮਤਲਬ ਕਿਸੀ ਨੂੰ ਨਹੀਂ ਦੱਸਣਾ

ਜਦੋਂ ਆਂਦਾ ਹੈਂ ਨਾ ਉਹਦੇ ਨਾਲ ਹੀ hidden ਵਿੱਚ ਤੁਹਾਨੂੰ password ਵੀ ਮਿਲੇਗਾ

ਕਿਸ category ਦਾ

ਮੈਂ ਹਜੇ ਤੇ ਮੈਂ ਆਪਣੇ document ਪੁੱਛਨਾ ਚਾਹ ਰਹੀ ਹਾਂ ਕਿ card ਦਾ ਮਤਲਬ ਕਿ ਮੈਨੂੰ ਕੋਈ documentਸ ਵੀ ਭੇਜਨੇ ਪੈਣਗੇ ਲਿਆਣੇ ਪਏਨਗੇ

ਨਹੀਂ mam ਸਿਰਫ ਤੁਹਾਨੂੰ ਹਾਂ ਤੁਹਾਨੂੰ ਤੁਹਾਡਾ account ਨੰਬਰ ਜਿਹੜਾ ਹੈ ਤੁਹਾਨੂੰ ਆਪਣੇ bank ਦੀ ਜਿਹੜੀ passbook ਹੈਗੀ ਹੈ ਨਾ

ਉੱਥੇ bank ਵਿੱਚ ਇੱਕ application ਮਿਲੇਗੀ ਬਸ ਓਹ sign ਕਰਨੇ ਹੈ

ਤੇ request ਦੇਣ ਦੇ mam within fifteen days card ਆਂਦਾ ਹੈ

ਤੇ ਓਹ card ਜੋ ਹੈ ਓਹ ਤੁਹਾਡੇ ਹੀ ਨਾਮ ਤੇ ਆਏਗਾ ਜਿਵੇਂ ਅਗਰ ਤੁਹਾਡਾ account ਜਿਸ account ਤੇ ਤੁਸੀਂ ਲੈ ਰਹੇ ਹੋ account ਅਗਰ ਤੁਹਾਡੇ ਨਾਮ ਤੇ ਹੈ ਤੇ ਤੁਹਾਡੇ ਨਾਮ ਤੇ ਹੀ ਉਹ card ਆਏਗਾ ਅਗਰ

joint account ਹੈ saving ਵਾਲਾ ਜੋ primary customer ਹੈ ਮਤਲਬ ਜੋ ਜਿਸਦਾ first primary ਚ ਨਾਮ ਹੈ

joint account ਵਿੱਚ ਜੋ ਹੁੰਦੇ ਨੇ ਜੋ customer ਜਿਹੜੇ ਅਨਾਮ ਆਂਦੇ ਨੇ ਇੱਕ primary ਹੁੰਦਾ ਇੱਕ secondary ਹੁੰਦਾ ਹੈ

primary customer ਹੋਏਗਾ ਉਸਦੇ ਹੀ ਨਾਮ ਤੇ ਹੀ ਆਏਗਾ

ਮੈਂ ਹਾਂਜੀ ਮੈਂ primary ਹੈਗੀ ਹਾ ਹਾ ਤੇ mam ਓਹ ਤੁਹਾਡੇ ਨਾਮ ਤੇ ਹੀ card ਆਏਗਾ

card ਦੀ withdraw ਹੈ mam ਉਹ ਵੀ ਨਾ ਦੇ ਉੱਤੇ ਹੀ depend card ਤੇ depend ਕਰਦੀ ਹੈ ਮੈਂ ਤੁਹਾਨੂੰ ਤਾਹਿ ਪੁੱਛ ਰਹੀ ਸੀ ਕਿ ਤੁਸੀ ਕਿਹੜੀ category ਦਾ ਲੈਣਾ ਚਾਹੋਗੇ but ਮੈਂ ਤੁਹਾਨੂੰ

ਕਿਉਂਕੀ mam ਸਦਾ card ਹੁੰਦਾ just debit card

platinum ਇੱਕ ਹੁੰਦਾ ਸਾਡਾ titanium

ਸਾਡਾ classic debit card ਹੁੰਦਾ ਹੈ ਉਹਦੇ ਵਿੱਚ withdraw limit ਜਿਹੜੀ ਹੁੰਦੀ ਹੈ ਉਹ limited ਹੁੰਦੀ ਹੈ

or ਜਿਹੜਾ platinum card ਹੁੰਦਾ ਹੈ ਉਹਦੀ withdraw limit ਜਿਹੜੀ ਹੁੰਦੀ ਹੈ

seventy five thousand fifty to seventy five thousand ਦੇ ਵਿੱਚ ਹੁੰਦੀ ਹੈ

ਜਿਹੜਾ titanium card ਹੁੰਦਾ ਹੈ ਉਹਦੀ ਜਿਹੜੀ limit ਹੁੰਦੀ ਹੈ one lakh ਤੱਕ ਹੁੰਦੀ ਹੈ ਹੁਣ mam ਮੈਂ ਤੁਹਾਨੂੰ limit ਦੱਸਦੀ ਹਾਂ ਕਿ limit ਦਾ ਕ੍ਯਾ ਮਤਲਬ ਹੈ limit ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀ classic debit card ਅਗਰ use ਕਰ ਰਹੇ ਹੋ ਵਿੱਚ ਜਾਕੇ

ਅਗਰ ਉਹਦੀ ਜਿਹੜੀ limit ਸਿਰਫ twenty thousand ਦੀ ਹੈ ਮਤਲਬ ਕਿ ਤੁਸੀ ਇੱਕ one day ਵਿੱਚ ਸਿਰਫ ਉਸ card ਤੇ two twenty thousand rupees ਹੀ withdraw ਕਰ ਸਕਦੇ ਹੋ twenty thousand ਤੋ above ਤੁਸੀ withdraw ਨਹੀਂ ਕਰ ਸਕਦੇ ਹੋ

or ਜਿਹੜੀ seventy five thousand ਤੱਕ ਦੀ ਪਈ ਹੈ limit ਉਹਦੇ ਵਿੱਚ ਤੁਸੀਂ one day ਵਿੱਚ seventy five thousand ਮਤਲਬ ਇੱਕੋ time ਵਿੱਚ ਤੁਸੀਂ withdraw ਕਰ ਸਕਦੇ ਹੋ

ਹਾਂ one time madam withdraw one time ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਵਿੱਚ seventy five thousand ਡਾਲੋਗੇ ਤੇ ਓਹ withdraw ਹੋ ਜਾਏਗਾ

ਹਰ ਇੱਕ card ਦੀ ਇੱਕ limit ਹੁੰਦੀ ਹੈ ਕਿ ਇੱਕ transaction ਤੁਸੀਂ

ਤੱਕ ਦੀ ਕਰ ਸਕਦੇ ਹੋ ਕੋਈ ਪੰਜ ਹਜ਼ਾਰ ਦੀ limit ਰੱਖੀ ਹੁੰਦੀ ਹੈ ਕੀਤੇ ਦੱਸ ਹਜ਼ਾਰ ਦੀ limit ਰੱਖੀ ਹੁੰਦੀ ਹੈ

suppose ਜਿਵੇਂ ਤੁਹਾਡਾ seventy five thousand ਤੱਕ ਦਾ withdraw ਦਾ ਤੁਹਾਨੂੰ limit ਹੈਗੀ ਹੈ

ਤੇ ਤੁਸੀਂ ਦੱਸ ਹਜ਼ਾਰ card ਦੀ ਦੱਸ ਹਜ਼ਾਰ ਤਕ ਦੀ limit ਹੈਗੀ ਹੈ ਦੱਸ ਦੱਸ ਹਜ਼ਾਰ ਦੀ ਤੁਸੀਂ ਸੱਤ ਵਾਰੀ withdraw bank five thousand rupees

ਤੁਸੀਂ ਇੱਕ ਲੱਖ ਦੀ ਜਿਹੜੀ limit ਹੈਗੀ ਹੈ ਠੀਕ ਹੈ ਉਹਦੀ ਤੁਸੀਂ at the time one lac rupees withdraw ਕਰ ਸਕਦੇ ਹੋ ਹਾਂ ਓਹ ਵੀ ten thousand ten ten thousand ਕਰਕੇ mam ਮੈਂ ਕਹਿ ਰਹੀ ਹਾਂ ਕਿ ਉਹ depend ਕਰਦਾ

ਹਾਂ ਵੈਸੇ ਅੱਜਕਲ ਜਿਹੜੀ ਹੁਣ limit ਕਰ ਦਿਤੀ ਹੈ one day ਦੀ one ten ਦੀ ਜਿਹੜੀ withdraw limit ਕਰ ਦਿਤੀ ਓਹ ਜਿਹੜੀ ਹੈ ਟtwenty thousand ਦੀ ਕਰ ਦਿਤੀ ਗਈ ਹੈ

ਪਹਿਲੇ ਸਿਰਫ਼ ten thousand ਦੀ ਸੀ ਹੁਣ ten ten thousand ਕਰਕੇ ਹੀ ਪਾਯ੍ਮੇੰਟ withdraw ਕਰਨੀ ਪੈਂਦੀ ਹੈ

or ਦੂਸਰਾ ਕਿਆ ਹੈ ਇਹ withdraw ਦਾ ਕਿ benefit ਹੈ ਬਹੁਤ ਅੱਛੀ ਗੱਲ ਹੈ ਕਿ ਤੁਸੀਂ card ਦੇ ਬਾਰੇ ਸੋਚਿਆ ਕਿ ਕਿਉਂਕੀ mam ਅੱਜਕਲ

ਇਸਦੇ through ਸਾਡੀ life ਹੋਰ ਜਿਆਦਾ easy ਹੋ ਗਈ ਹੈ

ਹਾਂ bank ਜਾਣ ਦੀ ਜਰੂਰਤ ਨਹੀਂ ਪੈਂਦੀ ਕਿ ਹਾਂ by chance

withdraw ਕਰਨਾ easy ਹੁੰਦਾ ਹੈ bank ਦੀ ਕਿਸੀ ਹੋਰ city ਚ ਕਿਸੀ ਹੋਰ ਥਾਂ ਤੇ ਜਾਕੇ same bank ਚੋਂ withdraw ਕਰਨਾ is not easy ਤੇ card ਦੇ through ਅਸੀਂ withdraw ਕਰ ਲਿੰਦੇ ਹਾਂ amount

ਪਰ ਇਹ ਹੈ ਕਿ card ਦਾ ਇਹ benefit ਹੈ

card ਦੀ withdraw ਜਿਵੇਂ ਤੁਸੀਂ ਅਗਰ ਕੋਈ card ਲੈਂਦੇ ਹੋ ਜਿਵੇਂ general ਜਾ platinum ਜਾ titanium ਲੈਂਦੇ ਹੋ ਮੈਂ ਤੁਹਾਨੂੰ ਦੱਸਿਆ ਸੀ ਮੈਂ

ਇਹਨਾਂ ਦੀ limit ਜਿਹੜੀ ਹੈ mam ਇੱਕ transactions ਦੇ ਉੱਤੇ ਵੀ depend ਕਰਦੀ ਹੈ ਮਤਲਬ

ਜਿਹੜਾ ਤੁਸੀਂ debit card ਹੈਗਾ

withdraw ਕਰਦੇ ਹੋ amount ਤੇ ਤੁਹਾਨੂੰ ਕੋਈ charge ਨਹੀਂ ਲੱਗਦਾ

ਅਗਰ others bank ਦੇ ਤੋ ਵੀ withdraw ਕਰਦੇ ਹੋ

ਜਿਹੜੀ ਸੱਤ transactions ਨੇ ਉਸਤੇ ਕੋਈ charge ਨਹੀਂ ਲੱਗੇਗਾ

seven transaction ਦੇ ਬਾਅਦ ਤੁਹਾਨੂੰ

ਮਤਲਬ ਇਤਨੇ time ਵੀ ਤੁਸੀਂ ਸਿਰਫ others bank ਤੋ ਕਰੋਗੇ ਉਹਦੇ ਬਾਅਦ ਤੁਹਾਨੂੰ charge ਲੱਗੇਗਾ ਐਸਾ ਕੁੱਛ ਨਹੀਂ ਹੈ

ਜਿਹੜੀ limit ਹੈ ਤੁਹਾਡੀ ਪੰਜਾਹ ਹਜ਼ਾਰ ਦੀ ਜਾ ਇਕ ਲੱਖ ਦੀ ਜਾ

ਓਹ limit ਦਾ amount ਜੋ ਹੈ ਸਿਰਫ ਤੁਸੀਂ ਆਪਣੇ ਹੀ same bank ਦੇ ਤੋਂ ਹੀ withdraw ਕਰ ਸਕਦੇ ਹੋ ਇੱਕ time

ਤੇ ਸਾਨੂੰ ਸਾਡੇ bank ਦਾ ਕੋਈ ਨਹੀਂ ਮਿਲ ਰਿਹਾ ਤੇ ਅਸੀਂ ਕਿਸੀ ਵੀ ਤੋ ਜਾਕੇ ਪੈਸੇ ਕਢਵਾ ਸੱਕਦੇ ਹਾਂ ਹਾਂ ਮੈਂ ਕਹਿ ਰਹੀ ਹਾ mam ਤੁਸੀਂ ਕਢਵਾ ਸੱਕਦੇ ਹੋ

ਪਰ month ਜੋ ਹੈ ਇਸ ਚ ਕਿਆ ਹੈ limit ਹੁੰਦੀ ਹੈ ਕਿ ਤੁਸੀਂ seven withdraw seven transaction ਜਿਹੜੀਆਂ ਨੇ

ਉਸ ਦੇ ਉੱਤੇ ਹਰ transaction ਦੇ ਉੱਤੇ charge ਲੱਗਣਗੇ

ਐ ਨੂੰ ਅਸੀਂ ਕਿਸ ਤਰ੍ਹਾਂ ਚਲਾਵਾਂਗੇ ਕੋਈ ਹੈਗਾ procedure ਐਸਾ card ਨੂੰ

ਕਿਸ ਨਾਲ ਅਸੀਂ ਪੈਸੇ ਕੱਡਵਾਵਾਂਗੇ card ਚ ਅੰਦਰ ਜਾਕੇ

card ਦੇ through